ਹਾਜ਼ੀ ਕੀ ਕਰਦੇ ਹੋ? ਕੁਝ ਨਹੀਂ ਇੱਥੇ ਪਾਣੀ ਪੁਨਿ ਲਾਉਣਾ ਲੱਗਾ ਹਾਂ ਮੋਟਰ ਤੇ। ਚੱਲ ਵਧੀਆ ਹੈ ਕੇ ਚੰਗੀ ਗੱਲ ਹੈ ਹੋਰ। ਹਾਂ ਨਕੇ ਨੂੰਕੇ ਖ਼ਿਲਾ ਤੇ ਹੈ ਤੇ ਬੱਤੀ ਲਿਆਉਣੀ। ਨਾ ਧੁਰਿ ਦਾ ਵੀ ਧਿਆਨ ਰੱਖਿਓ ਕੋਈ ਲਾਏ ਨਾ ਜਾਏ ਮੁੜ ਕੇ ਵੇਂਹਦੇ ਰਾਹੀਂ ਦਾ ਹੈ ਕੰਡਾ ਪਾ ਕੇ ਗਾਹ ਜਾਂਦੇ ਹੁੰਦੇ ਲੋਕੀ।

ਐਹੋ ਉੱਥੇ ਹੋ।

ਹਲਦੀ ਵੀ ਮੈਂ ਚੀਰ ਲਈ ਹੈ ਅਤੇ ਮੈਂ ਕਹਿਆ ਸੀ ਕੀ ਚੱਲ ਸੁੱਕ ਜਾਂਦੀ ਹੈ ਤੇ ਉਹ ਪੀਣੀ ਹੈ। ਆਹੋ ਚੱਲ।

ਠੀਕ ਹੈ ਤੇ ਮੈਂ ਹੈਗੀ ਬੰਦੀ ਤੇ ਹੋਰ ਲਿਆਣਾ ਥੋੜੀ ਜਿਹੀ ਹਲਦੀ। ਹਾਜੀ ਚੱਲ ਵਧੀਆ ਹੈ ਤਾ ਲੈ ਆਓ। ਹਾਂ ਲਿਆ ਕੇ ਤੇ ਉਹਨੂੰ ਧੋ ਧਾ ਕੇ ਉਹਨੂੰ ਵੀ ਗੇਟ ਤੇ ਸੁੱਕਣੇ ਪਾ ਦਾਈ। ਹਾਜੀ ਹਾਜੀ ਕੋਈ ਨਹੀਂ ਕਰ ਲਾਗੇ ਤੁਸੀ ਲੈ ਆਓ ਤੇ ਨਾਲੇ ਕੀ ਉਹਦਾ ਨਾ ਹੈ ਜੋਤਿ ਵੱਲ ਵੀ ਜਾਓ ਸਾਰੇ ਜਾਣਾ ਪੈਣਾ ਹੈ ਤੁਹਾਨੂੰ ਜੋਤਿ ਵੱਲ ਵੀ ਨਾ। ਉਹਨੀ ਉਹ ਤੇ ਮੈਂ ਆ ਜਾਣ ਹੈ ਦੁਪਿਹਰਾ ਨੂੰ।

ਨਾਲੇ ਜੋਤਿ ਦੇ ਮੁੜ ਤੇ ਖੜੀ ਰਹਿਆ ਮੁੜ ਤੇ ਆ ਜਾਣਾ ਹੈ ਕੋਈ ਗੱਲ ਨਹੀਂ ਵੈਸੇ। ਆਹੋ ਉਹ ਤੇ ਸਹੀ ਸੇ ਸਟਾਰਟ ਨਹੀਂ ਹੋਣ ਡਾਇ ਨਾ। ਨਹੀਂ ਕੋਈ ਗੱਲ ਨਹੀਂ ਉਹ ਉਤਰਾ ਹੋਂਦੀ ਹੇਗੀ ਯਾਰ । ਜੋਤਿ ਨੇ ਤਾ ਫੋਨ ਕਰ ਲੈਣਾ ਨਾ।

ਹਾਜੀ ਵਧੀਆ ਸੈਂਟਰ ਜਾਣ ਡਯਾ ਜੋਤਿ ਦਾ ਹੋਣ ਸੋਹਣਾ ਕੰਮ ਹੈ। ਹਾਂ ਠੀਕ ਹੈ ਜੱਸਲ ਵੀ ਕਹਿੰਦੀ ਮੇਰੇ ਛੇਹ ਪਰਸੇੰਟ ਆਏ ਹੈ ਬੈਂਡ। ਹਾਜੀ ਹਾਜੀ ਵਧੀਆ ਨੰਬਰ ਨੇ ਚੱਲੋ ਮਹਾਰਾਜਾ ਕਿਰਪਾ ਕਰਦੇ।

ਹਾਜੀ ਬਾਬਾ ਘੁੰਮਣ ਬੜਾ ਗਹਿਰਾ ਵਾ ਨਾਲੇ ਮੈਂ ਵੀ ਅੰਮ੍ਰਿਤ ਛੱਕ ਲਿਆ ਨਾ। ਹਾਂ ਬਾਣੀ ਪੜਿਆ ਕਰ ਨਾ ਤੋਂ। ਹਾਜੀ ਬਾਣੀ ਤਾ ਪੜਦੀ ਹੈ ਅੰਮ੍ਰਿਤ ਵੀ ਚੱਲੋ ਸ਼ਕੀਆਂ ਵਾ ਤੇ ਗੁਰਦੁਵਾਰੇ ਵੀ ਜਾਈਦਾ ਵਾ ਪਰ ਚੱਲੋ ਮਹਾਰਾਜ ਆਪਣੀ ਕਿਰਪਾ ਕਰਦੀ ਚੱਲੋ ਸਦੈ ਵੀ ਸੁਣੀ ਜਾਏ। ਕੰਮ ਕਾਰ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਕਰੀ ਜਾਈਦਾ।

ਤੇ ਸਤਿਨਾਮ ਵਾਹਿਗੁਰੂ ਤੇ ਨਾਲੇ ਬੰਦਾ ਆਪਣਾ ਘਰ ਦਾ ਕੰਮ ਕਾਰ ਕਰੀ ਜਾਵੇ।

ਰੋਟੀ ਪਕਾਉਂਦੇ ਆ ਵਾਹਿਗੁਰੂ ਵਾਹਿਗੁਰੂ ਕਰੇ ਤੇ ਵਧੀਆ ਬਣਦਾ ਭੋਜਨ। ਹਾਜੀ ਹਾਜੀ ਮੈਂ ਤੇ ਆਟਾ ਗੁਣਦੀ ਵੀ ਇਹ ਹੀ ਕਰਦੀ ਸੀ ਮਹਾਰਾਜ ਤੋਂ ਹੀ ਹੈ ਧੰਨ ਬਾਬਾ ਨਾਨਕ। ਮਹਾਰਾਜ ਦਾ ਨਾ ਲਈਆਂ ਤਾ ਫੇਰ ਲੰਗਰ ਜਿਹੜਾ ਬਰਕਤ ਬਣ ਜਾਂਦੀ ਹੈ ਤੇ ਨਾਲੇ ਲੰਗਰ ਬਣ ਜਾਂਦਾ ਹੈ ਗੁਰੁ ਦਾ। ਹਾਜੀ ਬਾਬਾ ਰਾਮਦਾਸ ਹੀ ਸਬ ਕੁਝ ਕਰੋਗਾ ਹੁਣ ਤੇ ਉਹਦੇ ਦੇ ਹੱਥ ਡੋਰਾ ਨੇ। ਉਹਦੇ ਮਾਣ ਸੱਚੇ ਪਾਤਸ਼ਾਹ ਕਿਰਪਾ।

ਹਾਜੀ ਬਾਬਾ ਜੀ ਨੂੰ ਤਾ ਕਹਿਆ ਵਾ ਮਹਾਰਾਜ ਤੁਸੀ ਹੋ ਮਿਹਰ ਕਰਿਓ। ਹਾਂ ਕਰੋ ਮਹਿਰਤ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਬੜਾ ਯਾਰਾ ਵਾ। ਆਹੋ ਹੋਏ ਅੱਜ ਸ਼ਗੁਨ ਲੱਗਣ ਉੱਥੇ ਜੰਮੂ ਗਈ ਵਿਆਹ। ਅੱਜ ਨੋ ਤਾਰੀਕ ਹੈ ਅੱਜ ਦਾ ਸ਼ਗੁਨ ਹੈ ਉਹਨਾਂ ਦਾ। ਹਾਜੀ ਅੱਜ ਹੈ ਸ਼ਗੁਨ ਤੇ ਸਵੇਰੇ ਬਰਾਤ ਹੈ। ਅੱਛਾ। ਹਾਂ ਸਵੇਰੇ ਬਰਾਤ ਤੇ ਫੇਰ ਵਿਆਹ ਵਾ ਨਾਲੇ ਹੀ ਲਾਵਾ ਫੇਰੇ ਹੁੰਦੇ ਹੈ। ਅਗਲਾ ਦਿਨਾਂ ਨਾਨਾ ਹੇਨਾ। ਹਾਜੀ ਹਾਜੀ ਉਹਨਾਂ ਲਾਵਾ ਫੇਰੇ ਕਰਦੇ। ਗਿਆਰ੍ਹਾਂ ਤਾਰੀਕ ਹੋ ਜਾਣੀ ਹੈ ਫੇਰ। ਹਾਜੀ ਹਾਜੀ ਮੈਨੂੰ ਭਾਵੇ ਵਾਪਿਸੀ ਆ ਗਏ ਸ਼ਮਾ ਨੂੰ। ਗਿਆਰ੍ਹਾਂ ਨੂੰ ਨਹੀਂ ਆਉਣਾ ਫੇਰ ਬਾਰਾਂ ਨੂੰ ਆਊਗੀ। ਹਾਂ ਇਹਦਾ ਹੀ ਕਰਨਾ ਉਹਨੇ। ਗਿਆਰ੍ਹਾਂ ਨੂੰ ਤਾ ਇਹਨਾਂ ਦਾ ਹੈ ਪ੍ਰੋਗਰਾਮ ਕਰਕੇ ਤਾ ਮੁੜ ਕੇ ਥੱਕ ਜਾਂਦਾ ਬੰਦਾ ਨੀਂਦ ਨੂੰਦ ਆਈ ਹੁੰਦੀ ਹੈ।

ਫੇਰ ਉਹ ਰਾਤ ਰਹਿਣ ਗਏ ਤੇ ਫੇਰ ਉਹ ਅਗਲੇ ਦਿਨ ਫੇਰ ਭਾਵੇ ਆਵੇ ਬਾਰਹ ਦੀ ਭਾਵੇ ਤੇਰ੍ਹ ਨੂੰ ਆ ਜਾਏ ਉਹਨੇ ਆਉਣਾ ਹੈ ਸ਼ੁਕਰ ਯਾ ਸ਼ਨੀਵਾਰ। ਛੁਟੀਆਂ ਤਾ ਉਦਾ ਗਿਆਰ੍ਹਾਂ ਤਾਰੀਕ ਤੱਕ ਹੀ ਲਾਇਆ ਨੇ ਵੇਖੋ ਹੁਣ ਕੀ ਕਰਦੀ ਹੈ। ਛੁਟੀਆਂ ਗਿਆਰ੍ਹਾਂ ਤਾਰੀਕ ਤੱਕ ਵਾ ਤਾ ਗਿਆਰ੍ਹਾਂ ਤਾਰੀਕ ਨੂੰ ਅੱਜ ਹੈਗਾ ਵਾ ਮੰਗਲਵਾਰ। ਮੰਗਲ ਕੇ ਬੁੱਧਵਾਰ ਹੈ? ਅੱਜ ਬੁੱਧਵਾਰ ਹੈ ਮੇਰੇ ਖ਼ਿਆਲ ਨਾਲ ਮੰਗਲਵਾਰ ਹੈ। ਠੀਕ ਹੈ ਆਹੋ ਆ ਹੀ ਜਾਣਾ ਵਾ। ਜੇ ਬੁੱਧਵਾਰ ਹੁੰਦਾ ਤੇ ਚਾਚੇ ਨੇ ਸੇਵਾ ਕਰਨ ਆਉਂਦਾ ਨਾ ਦੁੱਧ ਪ੍ਰਸ਼ਾਦਿਆਂ ਦੀ।

ਆਹੋ ਚਾਚੇ ਨੇ ਸੇਵਾ ਕਰਨੀ ਸੀ ਉਹਨੇ ਆਵਾਜ਼ ਮਾਰਨੀ ਸੀ ਕੀ ਸੇਵਾ ਲੋ. ਹਾਂ ਦੁੱਧ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਹਾਂ ਨਾ ਉਹ ਲੈ ਜਾਣੇ ਹਾਂ ਨਾ ਭਾਜੀ ਨਾਲ ਹੇਮਕੁੰਟ ਸਾਹਿਬ।

ਆ ਤੇ ਸਵੇਰੇ ਬੁੱਧਵਾਰ ਸਵੇਰੇ ਆਉਣਗੇ ਨੇ ਸਵੇਰੇ ਆਉਣ ਗਏ ਦੁੱਧ ਪ੍ਰਸ਼ਦੀਆਂ ਦੀ ਸੇਵਾ ਕਰਨ ਵਾਸਤੇ। ਹਾਜੀ ਅੱਜ ਨਾ ਹਰਮਨ ਗੱਲ ਦੱਸਣ ਸੀ ਦੁਬਈ ਦੀ ਕੋਈ ਮੁੰਡਾ ਹੀ ਸੀ। ਦੋਵੇ ਚਾਚਾ ਤਾਏ ਦੇ ਮੁੰਡੇ ਨੇ ਤਾ ਵੱਡਾ ਮੁੰਡਾ ਜਿਹੜਾ ਸੀ ਉਹਨੇ ਨਿੱਕੇ ਦੀ ਵੀ ਕੋਈ ਉਹਦੇ ਕੋਲ ਨੁਕਸਾਨ ਹੋ ਗਿਆ ਤੇ ਉਹਨੇ ਉਹਦੀ ਰਿਪੋਰਟ ਲਿਖਾ ਦਿੱਤੀ ਜਾ ਕੇ ਤੇ। ਉਹਨੇ ਬੜੇ ਹੱਥ ਪਲਾ ਜੋੜਿਆ ਸੀ ਤੋਂ ਨਾ ਮੇਰਾ ਉੱਥੇ ਕਰ ਤੇ ਉਹ ਜਾ ਕੇ ਤੇ ਕਰ ਆਇਆ ਵਾ ਤੇ ਰਿਪੋਰਟ ਲਿਖਾ ਆਇਆ ਹੈ। ਦੱਸ ਇਹਦਾ ਨਹੀਂ ਚਾਹੀਦਾ ਵਾ।

ਕੋਈ ਗੱਲ ਬਾਤ ਹੋ ਗਈ ਫੇਰ। ਆਹੋ ਤੇ ਹੈ ਤੇ ਚਾਚੇ ਤਾਏ ਦੇ ਹੀ ਮੁੰਡੇ ਸੀ।

ਉਹ ਤੇ ਪੈਰੀ ਵੀ ਵਿਚਾਰਾਂ ਪੈ ਗਿਆ ਸੀ ਕੀ ਚੱਲ ਮੈਨੂੰ ਮਾਫ ਕਰਦੇ ਅਨਜਾਣ ਨਾਲ ਹੋਇ ਹੈ ਗ਼ਲਤੀ ਹਾਜੀ ਹਾਜੀ।

ਜੇ ਗੱਲ ਹੋ ਗਈ ਹੈ ਤੇ ਫੇਰ ਵੀ ਐਦਾਂ ਨਹੀਂ ਕਰਨਾ ਚਾਹੀਦਾ। ਹਾਜੀ ਹਾਜੀ ਇਸ ਤਰਾਂ ਹੀ ਤੇ ਕੀ ਕਰਨਾ ਫੇਰ। ਹੈ ਵੀ ਆਪਣਾ ਹੀ ਤੇ ਫੇਰ ਵੀ ਇਸ ਤਰਾਂ ਕਰਨ

ਨਾਲੇ ਉਹ ਆਪਣੀ ਲੱਗਾ ਫੇਰ ਹਾਂ ਬਸ। ਕਿਹੜਾ ਪੰਜਾਬ ਵਿੱਚ ਸੀ। ਆਹੋ ਦੋਵੇ ਭਰਾ ਇਕੱਠੇ ਇੱਕੋ ਕਮਰੇ ਵਿੱਚ ਰਹਿੰਦੇ ਹੈ ਤੇ ਇੱਕ ਦੂਜੇ ਨਾਲ ਵੇਖ ਲੈ ਇਹਦਾ ਵੈਰ ਕਰਦੇ ਨੇ। ਮਾੜੀ ਗੱਲ ਹੈ ਨਾ। ਬਹੁਤ ਜ਼ਿਆਦਾ ਮਾੜੀ ਗੱਲ ਹੈ ਤੇ।

ਚੱਲ ਉਹ ਵਿਚਾਰਾਂ ਕਰਜ਼ਾ ਚੁੱਕ ਕੇ ਗਿਆ ਵਾ ਤੋਂ ਉਹਨੂੰ ਟਿੱਕਾ ਤੇ ਲੈਣ ਦੇ ਉਹਨੇ ਕਹਿਆ ਵੀ ਕਹਿੰਦਾ ਭਰਾਵਾਂ ਤੈਨੂੰ ਪਤਾ ਵਾ ਕੀ ਮੈਂ ਕਰਜ਼ਾ ਚੁੱਕ ਆਇਆ ਵਾ ਮੈਨੂੰ ਟਿੱਕ ਤੇ ਲੈਣ ਦੇ ਪਰਮਾਨਿਆ ਹੀ ਨਹੀਂ ਉਹ। ਨਾ ਸਾਹ ਹੋਇਆ ਦੇਖ ਕੇ ਨਾ ਕਰਦੇ। ਉਹ ਕਹਿੰਦਾ ਕੀ ਜਾਣਾ ਹੀ ਤੈਨੂੰ ਉੱਥੇ ਜਾਣਾ ਪੈਣਾ ਹੈ ਤੋਂ ਅਫਸਰ ਕੋਲ ਜਾ ਤੇ ਤੇਰੀ ਖ਼ਲਾਸੀ ਹੋਣੀ ਹੈ। ਅੱਛਾ। ਬਾਕੀ ਸਾਰੀਆਂ ਮੁੰਡਿਆਂ ਨੇ ਵੀ ਆਖਿਆ ਕੀ ਚੱਲ ਤੇਰਾ ਭਰਾ ਵਾ ਪਰਦਾ ਪਾ ਸਕਦਾ ਵਾ ਤੋਂ ਪਰ ਉਹਨੇ ਨਹੀਂ ਪਾਇਆ ਉਹਨੇ ਕਹਿਆ ਕਿ ਭੀ ਮੈ ਨਹੀਂ ਇਹ ਕੰਮ ਕਰਨਾ ਹੈਗਾ ਤੇ ਹੈ ਵੀ ਗੱਲ ਮਾਮੂਲੀ ਜਿਹੀ ਹੈ। ਤੇ ਉਹੀ ਗੱਲ ਵਾ ਕੀ ਆਪਣੇ ਨੰਬਰ ਬਨਾਉਣੇ ਤੇ ਅਗਲੇ ਦੀ ਜਿੰਦਗੀ ਦੇ ਨਾਲ ਖੇਡਣ।

ਹਾਂ ਅਗਲੇ ਦੀ ਨੌਕਰੀ ਚੱਲ ਜਾਏ ਜਾ। ਆਹੋ ਵਿਚਾਰੇ ਦੀ ਨੌਕਰੀ ਚੱਲੀ ਜਾਏ ਤੇ ਕਰਜ਼ਾ ਚੁੱਕ ਕੇ ਗਿਆ ਹੈ ਤੁਹਾਨੂੰ ਪਤਾ ਹੀ ਹੈ ਅੱਗੇ ਵੀ ਜ਼ਿਮੀਦਾਰ ਇੱਥੋਂ ਹੀ ਜਾਂਦਾ ਹੈ ਅਤੇ ਪੈਲੀ ਪੁਲੀ ਤੇ ਹੀ ਪੈਸਾ ਚੁੱਕਦਾ ਹੈ ਵਿਚਾਰਾ। ਨਾ।

ਜਿਹੜਾ ਜਾ ਕੇ ਕੋਈ ਫ਼ਲ ਲਾ ਹੈ ਉਹ ਦੋ ਸਾਲ ਹੋ ਗਏ ਲੈ ਮੈਂ ਹੀ ਹੁਣ ਇੱਥੋਂ ਦਾ ਮਾਲਿਕ ਬਣ ਗਿਆ ਵਾ। ਆਹੋ ਤੇ ਇਹਦਾ ਨਹੀਂ ਚਾਹੀਦਾ ਸਾਰੀਆਂ ਨੂੰ ਬਰਾਬਰ ਹੀ ਵੇਖਣਾ ਚਾਹੀਦਾ ਵਾ। ਬਾਕੀ ਮਹਾਰਾਜ ਤੇ ਨਾ ਉੱਤੇ ਜੇ ਕਿਸੇ ਨਾਲ ਇਸ ਤਰਾਂ ਕਰੇ ਤਾ ਮਹਾਰਾਜ ਬੜਾ ਬਿਯਾਂਤ ਵਾ।

ਤੇ ਜੇ ਉਹ ਘਰ ਫੋਨ ਕਰਕੇ ਦੱਸਦਾ ਤਾ ਕੀ ਜਿਨ੍ਹਾਂ ਦਾ ਹੁੰਦਾ ਮੇਰਾ ਭਰਾ ਹੀ ਇਸ ਤਰਾਂ ਵਿਆਹ ਕਰਨਾ ਚਾਚੇ ਤਾਏ ਦਾ ਹੀ ਪੂਰਾ ਹੋਣਾ ਵਾ। ਆ ਚਾਚੇ ਤਾਏ ਹੋਏ ਤੇ ਸਕੇ ਭਰਾ ਦਾ ਪਿੱਛੋਂ ਪਿਓ ਤੇ ਮਾਂ ਦੋਵੇ ਚਾਚੇ ਤਾਏ। ਆਹੋ ਉਹ ਹੀ ਸਗੇ ਹੋਏ ਚਾਚੇ ਤਾਏ ਉਹ ਹੀ ਤੇ ਭਰਾ ਹੀ ਲੱਗਦੇ ਹੈ ਨਾ।

ਅੱਗੋਂ ਉਹਨਾਂ ਦੀਆ ਮਾਵਾਂ ਦੂਜੇ ਹੋਰ ਥਾਂ ਤੋਂ ਹੈ।

ਭਰਾ ਦੇਣ ਜਿਹੜੇ ਦੋਹਾ ਭਰਾ ਹੀ ਹੈ ਸਕੇ। ਹਾਜੀ ਹਾਜੀ ਇਹਦਾ ਹੀ ਆਹ ਤੇ ਤੇ ਇਹ ਵੀ ਅੱਗੋਂ ਭਰਾ ਹੀ ਲੱਗੇ ਸਾਕੇ। ਇਸ ਤਰਾਂ ਨਾਲ ਉਹ ਸਾਕੇ ਭਰਾ ਖੂਨ ਨਹੀਂ ਹੁੰਦਾ ਨਾ ਜਿਹੜਾ ਜੋ ਦਾ ਹੁੰਦਾ ਹੈ ਉਹ ਸਕਿਆ ਦਾ ਨਹੀਂ ਬਣ ਜਾਂਦਾ। ਸਾਕੇ ਤੇ ਸਾਕੇ ਹੀ ਹੁੰਦੇ ਹੈ ਫੇਰ ਇਹੋ ਜਿਹਾ ਨੇ ਫੇਰ ਕੀ ਕਰਨਾ ਸਤਿ ਲਾਉਣੇ ਇਹੋ ਜਿਹੇ ਰਿਸ਼ੇਤਦਾਰਾਂ ਦਾ ਫੇਰ। ਹਾਂ ਹੋਰ ਫੇਰ ਆਪੇ ਉਹ ਵੀ ਇਸ ਤਰਾਂ ਹੀ ਕਰਨ ਗਏ। ਉਹਨਾਂ ਆ ਇਹਦਾ ਨਹੀਂ ਨਾ ਚਾਹੀਦਾ ਭੈਣ ਭਰਾ ਨੂੰ ਫੇਰ ਵੀ ਬੜੀ ਲੋੜ ਪੈ ਜਾਂਦੀ ਹੈ ਪਤਾ ਨਹੀਂ ਕਿੰਦੀ ਕਿਹੜੇ ਵੇਲੇ ਲੋੜ ਪੈ ਜਾਣੀ ਹੈ। ਰੋਹਿਤ ਨੂੰ ਦੱਸਣ ਦੀ ਨੀ ਲੋੜ ਵੀ ਪਹ ਜਾਂਦੀ ਹੈ। ਆਹੋ ਤੇ ਪੈਂਦੀ ਆ।

ਉਹਦੀ ਬੜੀ ਨਜਰਸਵਾਲੀ ਹੁੰਦੀ ਹੈ ਬੜਾ ਬਿਯੰਤ ਵਾ ਮਹਾਰਾਜ।

ਬਹੁਤ ਜਾਂਦਾ ਮਹਾਰਾਜ ਦੀ ਨਜ਼ਰ ਸਵਲੀ ਚਾਹੀਦੀ ਆ।

ਬੰਦੇ ਤੇ ਵੇਖਦਾ ਹੀ ਨਹੀਂ ਹੈ ਖਾਣ ਕਿੱਥੋਂ ਡਯਾ ਵਾ। ਹਾਂ ਬੰਦਾ ਤਾ ਇੱਕ ਦੂਜੇ ਵੱਲ ਵੇਖ ਕੇ ਹੀ। ਹਾਜੀ ਹਾਜੀ।

ਹਾਂ ਹਾਂ ਮਾੜੇ ਦੇ ਲਾਗੇ ਤੇ ਕੋਈ

ਮੈਂ ਦੁੱਧ ਗਰਮ ਕਰ ਲਾ ਯਾ ਚਾਹ ਬਣਾਂਉਦੀ ਹਾਂ। ਚੱਲੋ ਠੀਕ ਜੇ ਮੈਂ ਮਾਰਦਾ ਫੇਰਾ ਫੇਰ। ਆਹੋ ਚਾਹ ਬਣਾ ਲਾ ਮੈਂ।